ਠੀਕ ਹੈ ਆਪਾ ਇਹਦਾ ਕਰਨੇ ਹੈ ਕਿ ਵੀ ਸਕੂਲ ਹੀ ਹੈ ਟੀਚਰ ਅਮਨ ਮੈਡਮ।

ਵਾਲੇ ਆਪਾ ਉਹਨਾਂ ਕੋਲ ਰੱਖਣੇ ਹਾਂ ਉਹ ਹਾਜਰ ਰੁਪਈਆ ਲੈਂਦੀ ਹੈ ਅੱਛਾ ।

ਹਜਾਰ ਰੁਪਈਆਲੈਂਦੇ ਹੈ ਤੇ ਅਸਾਡੇ ਦੋ ਬੱਚਿਆਂ ਦਾ ਕਰਕੇ ਉਹਨਾਂ ਲੈੱਸ ਵੀ ਕਰ ਦੇਣੀ ਹੈ। ਲੈੱਸ ਕਿੰਨਾ ਕੋ ਕਰਦੇ ਹੈ? ਅੱਠ ਸੋ ਰੁਪਈਆ ਲੈ ਲੈਂਦੀ ਹੈ ਇੱਕ ਬੱਚੇ ਦਾ। ਅੱਛਾ।

ਕਿੱਥੇ ਸੁਲਾਹ ਸੋ ਰੁਪਈਆ ਉੱਥੇ ਪੰਤਾਲੀ ਸੋ ਕਿੰਨਾ ਫਰਕ ਹੈ। ਉਹਨੇ ਕਹਿਆ ਨੀ ਰਬੀ ਮੈਡਮ ਨੂੰ ਪੁੱਛ ਕੇ ਆਏ। ਕਹਿਆ ਸੀ ਅਮੀਨ ਕਹਿੰਦਾ ਸੀ ਮਾਮਾ ਪੁੱਛ ਕੇ ਆਉਗਾ। ਚੱਲੇ ਜਾਣ ਗਏ ਦੋ ਘੰਟੇ ਮੈਂ ਤੇ ਵੈਸੇ ਸੋਚਣ ਡਾਯਾ ਹਾਂ ਜੇ ਇੰਗਲਿਸ਼ ਦਾ ਮਹੀਨਾ ਮਹੀਨਾ ਦੋ ਦੋ ਮਹੀਨੇ ਲਵਾਂ ਦਇਆ ਇਹਨਾਂ ਨੂੰ।

ਸਲੇਬਸ ਮੈਂ ਕਹਿਆ।

ਮੈਂ ਕਹਿਆ ਇੰਗਲਿਸ਼ ਦੇ ਦੋ ਦੋ ਮਹੀਨੇ ਮਹੀਨੇ ਟਿਊਸ਼ਨ ਰੁਪਈਆ ਦੱਸ ਹਾਜਰ ਲੱਗ ਜਾਏ।

ਉੱਥੇ ਹੈ ਗੁਰਮੀਤ ਕੀ ਮੈਡਮ ਦਾ ਨਾ ਸੀ? ਗੁਰਪ੍ਰੀਤ ਮੈਡਮ।

ਮੈਂ ਤੇ ਤੁਹਾਡੀ ਗੱਲ ਨਾਲ ਸਹਿਮਤ ਹੈ ਮੈਂ ਇਹ ਪੁੱਛਣ ਡਾਇ ਹਾਂ ਜਿਹੜਾ ਤੁਸੀ ਇਹ ਕਹਿਣ ਡਾਇ ਇੰਗਲਿਸ਼ ਦੇ ਦੋ ਮਹੀਨੇ ਲਵਾਉਣੇ ਹੈ ਉਹ ਪੇਪਰਾਂ ਦੇ ਬਾਅਦ ਵਿੱਚੋ ਲਵਾਉਣੇ ਹੈ ਯਾ ਪਹਿਲਾ ਲਵਾਉਣੇ ਹੈ। ਇਹ ਜਿੰਦਾ ਹੁਣ ਇਹਨਾਂ ਦਿਨਾਂ ਵਿੱਚ ਮੌਸਮ ਸਹੀ ਹੈ ਤੇ ਛੇਹ ਸੱਤ ਵੱਜੇ ਵੀ ਆ ਜਾਣ ਗਏ ਤਾ ਵੀ ਦਿਨ ਹੁੰਦਾ ਹੈ।

ਆਹੋ ਦਿਨ ਤੇ ਹੁੰਦਾ ਜੇ। ਗੱਡੀ ਜਾ ਕੇ ਕਿ ਹੋਣਾ ਵਾ ਕਿ ਗੱਡੀ ਜਾ ਕੇ ਪੰਜ ਵੱਜੇ ਛੇਹ ਕੋ ਵੱਜੇ ਹਨੇਰਾ ਹੋ ਜਾਂਦਾ ਹੈ

ਤੇ ਜੇ ਆਪਾ ਇਹ ਆਪਣੇ ਕੋਲ ਮਈ ਜੂਨ ਜੁਲਾਈ ਤੇ ਅਗਸਤ ਚਾਰ ਮਹੀਨੇ ਹੈਗਾ ਹੈ ਹੇਨਾ।

ਇਹ ਚਾਰ ਮਹੀਨੇ ਇਹਨਾਂ ਦੇ ਟੀਕਾ ਕੇ ਲਵਾਂ ਦਈਏ ਨਾ ਸ਼ਾਮੀ ਬਾਈ ਟਿਊਸ਼ਨ ਤੇ।

ਤੇ ਇਹਨਾਂ ਦਾ ਵਧੀਆ ਸਿਸਟਮ ਹੋ ਜਾਣਾ ਵਾ ਚਾਰਾ ਮਹੀਨਿਆਂ ਵਿੱਚ।

ਮੇਰੀ ਗੱਲ ਸੁਣੋ ਪੇਪਰ ਵੀ ਤੇ ਉਸੇ ਮੈਡਮ ਨੇ ਕਰਵਾ ਦੇਣੇ ਹੈ ਗੁਰਪ੍ਰੀਤ ਮੈਡਮ ਨੇ ਪੇਪਰ ਸਾਰੇ। ਉਹਨੂੰ ਕਵਾਂ ਗਏ ਨਾ ਇਹਨਾਂ ਨੂੰ ਇੰਗਲਿਸ਼ ਦਾ ਜਿਹੜਾ ਹੈ ਵਾ ਉਹ ਕਰਾ ਦੇ ਅੱਧੇ ਪੂਨੇ ਘੰਟੇ ਦੀ ਕਲਾਸ ਤੇ ਬਾਕੀ ਜਿਹੜੇ ਸੁਬਜੇਕ੍ਟ ਤੇ ਉਹ ਵੱਖਰੇ ਕਰਾ ਦੇ ਰੁਪਈਆ ਪੰਜ ਪੰਜ ਸੋ ਵੱਖਰਾ ਦਾਇ ਜਾਵੇਗੇ ਹੋਰ ਕਿ ਹੈ। ਆਹੋ ਵੇਖ ਲਾਇਓ ਪੁੱਛ ਕੇ ਵੇਖ ਲੋ ਮੈਡਮ ਨੂੰ ਫੋਨ ਕਰਕੇ। ਹਾਂ ਅੱਜ ਦੁਬਾਰਾ ਕਰੋਗਾ ਉਹਨੂੰ ਫੋਨ ਕਿ ਕਹਿੰਦੀ ਹੈ। ਹਾਜੀ hello ਅੱਜ ਕਰਦਾ ਹਾਂ ਉਹਨੂੰ ਫੋਨ ਉਹ ਦੂਜੇ ਗੁਰਪ੍ਰੀਤ ਮੈਡਮ ਕਹਿੰਦੇ ਸੀ ਕਿ ਮੇਰੇ ਕੋਲ ਪਿੰਡ ਆਉਣਾ ਔਖਾ ਹੋ ਜਾਣਾ ਵਾ ਤੇ ਮੇਰਾ ਤੇ ਮੈਂ ਪਿੰਡ ਵਿੱਚ ਰਹਿੰਦੀ ਹਾਂ ਤੇ ਇੱਧਰ ਨੂੰ ਬੱਚੇ ਕਿੱਧਰ ਆਉਣ ਗਏ ਤੇ ਕਿੱਧਰ ਜਾਣ ਗਏ। ਜਿਹੜੇ ਗੁਰਪ੍ਰੀਤ ਮੈਡਮ ਹੈ ਉਹ ਮਾਇਕਲ ਦੇ ਸਕੂਲ ਦੇ ਹੈ ਉਹ ਪਿੰਡ ਵਿੱਚ ਰਹਿੰਦੇ ਹੈ ਉਹ ਵੀ ਮਾਇਕਲ ਦੇ। ਉਹ ਪਿੰਡ ਵਿੱਚ ਰਹਿੰਦੇ ਹੈ ਲੋਧੀ ਨੰਗਲ। ਅੱਛਾ ਤੇ ਜਿਹੜੇ ਧਾਰੀਵਾਲ ਵੱਲ ਰਹਿੰਦੇ ਹੈ।

ਇਨੀਂ ਹੈ। ਉੱਧਰ ਕਿਹੜਾ ਟ੍ਰੇਨਾਂ ਲੰਘਣ ਡਾਇ ਨੇ ਮੋਟਰ ਸਾਈਕਲ ਦੀ ਹੈ। ਉਹ ਮੋਟਰ ਸਾਈਕਲ ਹੈ ਬੱਚੇ ਤਾ ਬੱਚੇ ਹੀ ਹੈ ਤੁਹਾਨੂੰ ਪਤਾ ਹੈ ਨਾ ਉੱਧਰ ਨੂੰ ਵੀ ਮੁੜ ਹੈ ਛੋਟੇ ਸੂਏ ਵੱਲ ਨੂੰ ਵੀ ਗੱਡੀਆਂ ਜਾਂਦੀਆਂ ਰੋਡ ਨੂੰ ਵੀ ਕ੍ਰੋਸਸਿੰਗ ਹੁੰਦੀ ਹੈ।

ਠੀਕ ਆ okay bye ਮੈਂ ਬਾਅਦ ਚ ਕਰਾਂਗੀ ਤਾਨੂੰ।

Okay.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

Okay ਜੀ ਕਿ ਛੇੜ ਖਾਣੀ ਮਹਿਸੂਸ ਕੀਤੀ ਸੀ ਨਾ ਕਿਸੇ ਦੀ ਅੱਖਾਂ ਵਿਚ ਬਦਲਾਂ ਦੇ ਪ੍ਰਸ਼ਾਵੇ ਨਚੇ ਮਤਲਬ ਲੋਕਾਂ ਨੂੰ ਕੋਈ ਪ੍ਰਵਾਹ ਹੀ ਨਹੀਂ ਕਿ ਕੁਦਰਤ ਦਾ ਜੋ ਰਿਹਾ ਹੈ ਉਸਦਾ ਆਨੰਦ ਵੀ ਮਾਨ ਨਾ ਨਾ ਕੋਇ ਨੰਗੇ ਪੈਰੀ ਧਰਤੀ ਦੇ ਸੁਗੰਧ ਪਿੰਨ ਆਯਾ ਕਿਉਕਿ ਜਦੋ ਮਹਿ ਪੈਂਦਾ ਪਹਿਲਾ ਪਹਿਲਾ ਗਰਮੀਆਂ ਤੋਂ ਬਾਦ ਤੁਸੀ ਦੇਖੋ ਵੀ ਮਿਟੀ ਦੀ ਜਿਹੜੀ ਖ਼ਿਸ਼ਬੂ ਆ ਬਹੁਤ ਸੋਹਣੀ ਹੁੰਦੀ ਆ ਬਹੁਤ ਵਧੀਆ ਹੁੰਦੀ ਹੈ ਸੋ ਕਹਿੰਦਾ ਆ ਓ ਜੀ ਸੁਗੰਧ ਪੀਣ ਕੋਈ ਨੀ ਆਯਾ ਨਾ ਕਿਸੇ ਨੇ ਵੱਲ ਖੋਲ ਕੇ ਡਿਗ ਦੇ ਮੋਟੀ ਤੇ ਨਾ ਏ ਕਿਸੇ ਨੇ ਜੋ pearl type ਹਨ ਮੋਟੀਆਂ ਵਾਂਗੂ ਜਿਹੜੇ ਵਾਲਾ ਦੇ ਵਿਚ ਆ ਕੇ ਜਦੋ ਮਹਿ ਦੀਆ ਕਨਿਆਂ ਜਦੋ ਰੁਕ ਜਾਂਦੀਆਂ ਬਹੁਤ ਸੋਹਣੇ ਲੱਗਦੇ ਕੇ ਕਹਿੰਦਾ ਏਹੋ ਜਾ ਅਨੰਦ ਕਿਸੇ ਨੇ ਨਹੀਂ ਮਾਣਿਆ ਹੁਣ ਰੱਬ ਬਹਾਰ ਦੇ ਮੂੰਹ ਵਲੋਂ ਮਤਲਬ ਉਸ ਨੂੰ ਲਗਿਆ ਸ਼ਾਇਦ ਜੋ ਬਹਾਰ ਨੇ ਕਿਹਾ ਉਹ ਸਬ ਠੀਕ ਹੀ ਸੀ ਓਹੋ ਸ਼ਹਿਰ ਵਾਲ ਪਿੱਠ ਕਰਕੇ ਤੁਰ ਪਿਆ ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ ਬੀਂਗੀ ਟੇਡੀ ਡੰਡੀ ਉੱਤੇ ਖੁਲੇ ਖੇਤਾਂ ਦੇ ਵਿਚਕਾਰ ਇਕ ਬੰਦਾ ਗਾਉਂਦਾ ਤੁਰਿਆ ਜਾ ਰਿਹਾ ਸੀ ਮੇਨੇ ਤੁਮਕੋ ਨਾ ਮਿਲਨੇ ਕਿ ਕਸਮ ਖਾਇ ਹੈ ਹੁਣ ਤੁਸੀ ਦੇਖੋ ਸਾਡੇ ਕੋਲ ਸਾਰਾ ਕੁਝ ਹੁੰਦਾ ਹੈ ਪਰ ਫੇਰ ਵੀ ਅਸੀਂ ਉਸਦਾ ਆਨੰਦ ਨਹੀਂ ਮਾਣਦੇ ਤਾਹਿ ਇਹ ਵੀ ਗੱਲ ਕਹਿ ਜਾ ਸਕਦੀ ਆ ਕਿ ਮੇਨੇ ਤੁਮਕੋ ਨਾ ਮਿਲਨੇ ਕਿ ਕਸਮ ਖਾਇ ਹੈ ਸਾਡੇ ਕੋਲ ਸਬ ਕੁਛ ਮੌਜੂਦ ਆ ਪਰ ਅਸੀਂ ਪ੍ਰਾਪਤ ਨੀ ਕਰਨਾ ਚੰਦੇ ਓਸਦਾ ਆਨੰਦ ਨਹੀਂ ਮਨਣਾ ਚੌਂਦੇ। ਕੀਨੁ ਨਾ ਮਿਲਣ ਦੀ ਕਸਮ ਖਾਦੀ ਏ ਇਸਨੇ ਬਣੇ ਰੱਬ ਨੇ ਬਾਹਰ ਤੋਂ ਪੁੱਛਿਆ ਉਸ ਨੂੰ ਜੇੜਾ ਬਾਹਰ ਦੇ ਮੌਸਮ ਵਿਚ ਸ਼ਾਇਦ ਹੀ ਇਸਨੂੰ ਸਬ ਤੋ ਵੱਧ ਯਾਦ ਆ ਰਿਹਾ ਹੈ ਤੈਨੂੰ ਕਿੰਵੇ ਪਤਾ ਕੀਨੁ ਨਾ ਮਿਲਣ ਦੇ ਕਸਮ ਖਾਦੀ ਏ ਇਸਨੇ ਚੀਰੇ ਬਣੇ ਰੱਬ ਨੇ ਬਾਹਰ ਤੋਂ ਪੁੱਛਿਆ ਉਸ ਨੂੰ ਜੋ ਬਾਹਰ ਦੇ ਮੌਸਮ ਵਿਚ ਸਬਤੋ ਵੱਧ ਯਾਦ ਆ ਰਿਹਾ ਹੈ

ਖਾਇ ਆ ਓਦੋ ਦੀ ਦੇਖੋ ਜਦ ਆਪਾ ਜਦੋ ਸ਼ਹਿਰ ਦੇ ਵਿਚ ਸੀ ਤਾ ਕਿਸੇ ਨੂੰ ਕੋਈ ਪਰਵਾ ਨਹੀਂ ਸੀ ਪਰ ਉਸਨੇ ਦੇਖਿਆ ਵੀ ਖੇਤਾਂ ਦੇ ਵਿਚ ਜਿਹੜਾ ਇਕ ਵਿਅਕਤੀ ਤੁਰਿਆ ਜਾ ਰਿਹਾ ਉਹ ਤਾ ਪਰ ਕੁਦਰਤ ਦਾ ਪੂਰਾ ਪੂਰਾ ਆਨੰਦ ਮਨ ਰਿਹਾ ਆ ਜਿਵੇਂ ਏ ਕਣੀਆਂ ਤੇਜ ਹੋਇਆ ਓਹਨੇ ਆਪਣੇ ਮੋੜਿਆ ਨੂੰ ਚੁਟਕੀਆਂ ਠੀਕ ਏ ਚੁਟਕੀਆਂ ਵਜਾਇਆ ਬਾਦਲ ਵਾਲ ਬਾਰੇ ਹੀ ਪੀਰ ਨਾਲ ਦੇਖ ਲਿਆ ਕਹਿੰਦਾ ਫੇਰ ਉਸਨੇ ਆਪੇ ਆਪਣੇ ਨਾਲ ਲਾਯਾ ਕਹਿੰਦਾ ਵੀ ਮੇਨੂ ਤੁਮਕੋ ਨਾ ਮਿਲਨੇ ਕਿ ਕਸਮ ਖਾਇ ਵੀ ਮਨੁੱਖ ਜਿਹੜਾ ਹੈ ਉਹ ਕਿਸੇ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਦਾ ਸਾਮਣੇ ਉਹ ਪਿੰਡ ਮੁੜੇ ਆਉਂਦੇ ਡਾਕੀਏ ਨੇ ਉਸ ਨੂੰ ਸੰਨਿਊ ਅੰਡੇ ਨੂੰ ਪੋਹਿਚਾਨ ਕੇ ਸੀਕਲੇ ਹੋਲੀ ਕਰ ਲਿਆ ਮਹਿ ਆਉਂਦਾ ਕਹੇ ਤਾ ਮੈਂ ਛੱਡ ਆਉਂਦਾ ਜਾਣਾ ਕਿਥੇ ਆ

ਪੁੱਛਿਆ ਡਾਕੀਆ ਓਹਨੂੰ ਲਗਦਾ ਸੀ ਮਿਹ ਆ ਰਿਹਾ ਆ ਵੀ ਚੱਲ ਮੈਂ ਇਸ ਵਿਅਕਤੀ ਨੂੰ ਅਪਣੇ ਨਾਲ ਬਿਠਾ ਕੇ ਲੈ ਚਲਦਾ ਛੇਤੀ ਪਹੁੰਚ ਜਾਵਾਂਗੇ ਜੇ ਛੇਤੀ ਨੀ ਪੋਨਚਾਂਗੇ ਤਾ ਮਿਹ ਕਣੀ ਤੋਂ ਵੀ ਬਚ ਜਾਵਾਂਗੇ ਜਾਣਾ ਜਾਣਾ ਤਾ ਕੀਤੇ ਵਿਉ ਨਹੀਂ ਉਸ ਨੇ ਆਪਣੀ ਚੱਲ ਬਿਨਾ ਹੋਲੀ ਕੀਤੇ ਕਿਹਾ ਮਹਿ ਆ ਰਿਹਾ ਹ ਕੱਪੜੇ ਪਿਜ ਜਾਣਗੇ ਇਹ ਗੱਲ ਬਹੁਤ ਹੀ ਉਸ ਦੀ ਥਾਂ ਡਾਕੀਏ ਨੇ ਸ਼ਾਇਦ ਆਪਣੇ ਮੈਲੇ ਖਾਖੀ ਕਪੜਿਆਂ ਦਾ ਧਯਾਨ ਕਰਕੇ ਆਖਿ ਸੀ ਤੁਸੀਂ ਚਲੋ ਮੀਹ ਤੋਂ ਪਹਿਲਾ ਪਹਿਲਾ ਠਿਕਾਣੇ ਪਹੁੰਚੋ ਖਚਰੀ ਜੀ ਹਾਸੀ ਹੱਸਦੇ ਉਸ ਬੰਦੇ ਨੇ ਡਾਕੀਏ ਨੂੰ ਕਹਿ ਕਾਲੀ ਕਾਲੀ ਪੈਦਲ ਮਾਰਦਾ ਡਾਕੀਆ ਸੋਚ ਰਿਹਾ ਸੀ ਕਿ ਜੱਛ ਹੱਸਣਾ ਵਾਲੀ ਕਿਹੜੇ ਗੱਲ ਸੀ ਮੈਂ ਤਾ ਅਕਲ ਦੀ ਗੱਲ ਹੀ ਆਖਿ ਸੀ ਕਿਓਂਕਿ ਉਹ ਬੰਦਾ ਤਾਂ ਕੁਦਰਤ ਦਾ ਆਨੰਦ ਮੰਨਣਾ ਚਾਉਂਦਾ ਸੀ ਤੇ ਡਾਕੀਏ ਮਿਲੀ ਜੇੜੀ ਵਰਦੀ ਹੈ ਓਹੋ ਗੀਲੀ ਹੋ ਜਾਏਗੀ

ਖਬਰੇ ਸੋਚਦਾ ਹੋਵੇ ਕਿ ਮਾਰਨ ਵਾਲਿਆਂ ਵਿਚ ਕੋਈ ਜਿਉਂਦਾ ਹੋਇਆ ਵੀ ਹੋਵੇ ਇੱਥੇ ਚਰੀ ਬਣਿਆ ਰੱਬ ਹਾਸਪਿਆ ਵੀ ਇੱਥੇ ਬੰਦਿਆ ਨੂੰ ਮਾਰ ਕੇ ਪਤਾ ਲਗਦਾ ਵੀ ਉਹ ਜਿਉਂਦੇ ਵੀ ਹੋਣ ਰੱਬ ਨੇ ਹੈਰਾਨ ਹੋ ਕੇ ਪੁੱਛਿਆ ਕਹਿੰਦੇ ਉਹ ਬੰਦਾ ਟੋਬੇ ਦੇ ਕੰਡੇ ਉਤੇ ਪੋਂਛ ਗਿਆ ਟੋਬੇ ਵਿਚ ਖਿਲੇ ਹੋਏ ਸਨ ਮਤਲਬ ਕਮਲ ਦੇ ਫੁਲ ਜਿਹੜੇ ਨੇ ਉਹ ਖਿਲੇ ਹੋਏ ਸੀ ਕਮਲ। ਕਿੰਨਾ ਏ ਕੁਛ ਉਸ ਬੰਦੇ ਦੇ ਮਨ ਵਿਚ ਖਿੜ ਗਿਆ ਉਸਨੇ ਆਪਣੇ ਤੋਰ ਅੰਦਰਲੇ ਬੋਲਾ ਰਾਹੀਂ ਗਯਾ ਮੇਨੇ ਤੁਮਕੋ ਨਾ ਮਿਲਨੇ ਕਿ ਕਸਮ ਖਾਇ ਆ ਮਤਲਬ ਹਨ ਟੋਬੇ ਦੇ ਕੋਲ ਪੋਂਛ ਗਿਆ ਓਥੇ ਜਾ ਕੇ ਉਸਨੇ ਖਿੜੇ ਹੋਏ ਕਮਲ ਦੇ ਫੁੱਲ ਦੇਖੇ ਪਰ ਉਹ ਜਿਹੜੇ ਫੁਲ ਸਨ ਉਹ ਵੀ ਓਇਹਦੇ ਪਕੜ ਤੋਂ ਦੂਰ ਨੇ ਟੋਬੇ ਵਿਚ ਬਗਲੇ ਚੋਹਾਲ ਕਦਮੀ ਕਰਦੇ ਫਿਰਦੇ ਸਨ ਕੁਜ ਬੋਲ ਵੀ ਰਹੇ ਸਨ ਉਸ ਨੂੰ ਲਗਆ ਕਹਿ ਰਹੇ ਹਨ ਚੰਗਾ ਚੰਗਾ ਮਤਲਬ ਜੋ ਵੀ ਅਸੀਂ ਜਿਂਵੇ ਕੁਛ ਵੀ ਸਾਮਣੇ ਚੀਜ ਆਪਣੇ ਦੇਖਦੇ ਆ ਤੇ ਅਸੀਂ ਉਸ ਨੂੰ ਆਪਣੇ ਅਵਾਜ ਦੇ ਨਾਲ ਮਿਲਾ ਲੀਯੇ ਤਾ ਸਾਨੂ ਐਵੇ ਲੱਗਦਾ ਹੈ ਵੀ ਓਹੋ ਉਸੀ ਤਰਾਹ ਨਾਲ ਬੋਲ ਰਹੇ ਨੇ

ਜਿਵੇਂ ਪਕੌੜੇ ਤਲੇ ਜਾਂਦੇ ਨੇ ਨਾ ਉਸ ਤਰਾਂ ਦਾ feeling ਜੇਹੜੀ ਓਹਦੇ ਵਿੱਚੋ ਆਉਂਦੇ ਆ ਜਦੋ ਕਣੀਆਂ ਨੇ ਡਿਗਦੀਆਂ ਨੇ ਐਵੇ ਲਗਦਾ ਜਿਵੇਂ ਪਾਣੀ ਦੀ ਗੁਧ ਗੁਦਾਰੀਆਂ ਨਿਕਲ ਰਹੀਆਂ ਸਨ। ਫੇਰ ਓਸ ਬੰਦੇ ਨੇ ਕੰਡੇ ਉਤੇ ਬੈਠ ਕੇ ਟੋਬੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮੱਲ ਲੀ ਫੇਰ ਉਹ ਹੱਥਾਂ ਨੂੰ ਹਿੱਲਾ ਹਿੱਲਾ ਹੱਥਾਂ ਦਾ ਪਰਛਾਵਾਂ ਪਾਣੀ ਵਿਚ ਦੇਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿਤੀ ਦੇ ਬੰਦੇ ਹੱਥ ਕਿਵੇਂ ਨ੍ਰਿਤ ਕਰ ਰਹੇ ਏਦਾਂ ਓਹੋ ਪਾਣੀ ਦੇ ਕੰਡੇ ਵਿਚ ਰਿਹਾ ਬਣਾ ਰਿਹਾ ਤਾ ਹਾਥ ਨੂੰ ਇਸ ਤਰੀਕੇ ਨਾਲ ਹਿਲਾ ਰਿਹਾ ਆ ਤੇ ਪ੍ਰਸ਼ਾਵੇ ਇਸ ਤ੍ਰਾਹ ਲੱਗ ਰਹੇ ਸਨ ਕਿ ਜਿਵੇਂ ਉਹ ਨਾਚ ਰਹੇ ਹੋਣ ਹਾਥ ਨੂੰ ਤਾ ਓਹੈਪਹਿਹਿਲਾ ਰਿਹਾ ਸੀ ਨਾ ਤੇ ਏਨਾ ਹਾਥ ਦੀ ਏਂ ਬਿਨ ਨਕਲ ਪਾਣੀ ਵਿਚ ਦਿਸਦਾ ਇਸਦਾ ਪ੍ਰਸ਼ਾਵਾਂ ਕਰ ਰਿਹਾ ਸੀ ਤੇ ਉਸਨੂੰ ਇਹ ਬਹੁਤ ਵਾਦੀ ਕਰਮਅਤ ਲੱਗ ਰਹੀ ਸੀ

ਹੇਠ ਵਿਚ ਓਹੋ ਫੂਲਾ ਉਤੇ ਸੁਤ ਦਿਤਾ ਦੇਖੋ ਜੋ ਮਿਤੀ ਦੀ ਬਹੁਤ ਸੋਹਣੀ ਹੁੰਦੇ ਆ ਬਹੁਤ ਵੱਧੀਆ ਹੁੰਦਾ ਆ ਦੇਖੋ ਜੀ ਉਹ ਜਿਹੜੇ ਖੁਬੋ ਸੀ ਉਹ ਸੁਗੰਧ ਪਿੰਨ ਕੋਇਨੀ ਆਯਾ

ਜਿਹੜੇ ਵਾਲਾ ਦੇ ਵਿਚ ਆ ਕੇ ਮਹਿ ਡਾ ਕਾਨਿਆਂ ਰੁਕ ਜਾਂਦਾ ਉਹ ਮੋਤੀ ਬਹੁਤ ਸੋਹਣੇ ਲੱਗਦੇ ਕਹਿੰਦਾ ਹੈ ਜਾ ਆਨੰਦ ਕਿਸੇ ਨੇ ਨਹੀਂ ਮਾਪਿਆਂ ਹੁਣ ਰੱਬ ਬਾਹਰ ਦੇ ਮੂੰਹ ਵਾਲ ਝਿਜਹਕ ਦਾ ਆ ਮਤਲਬ ਕਹਿੰਦਾ ਜੋ ਬਾਹਰ ਨੇ ਕਿਹਾ ਠੀਕ ਏ ਸੀ ਓਹੋ ਸ਼ਹਿਰ ਵਾਲ ਪਿੱਠ ਕਰਕੇ ਤੁਰ ਪਿਆ ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ ਬਿਨਗੀ ਟੇਡੀ ਡੰਡੀ ਉੱਤੇ ਖੁਲੇ ਖੇਤਾਂ ਵਿਚਕਾਰ ਇਕ ਬੰਦਾ ਗਾਉਂਦਾ ਜਾ ਰਿਹਾ ਸੀ

ਮੇਨੇ ਤੁਮਕੋ ਨਾ ਮਿਲਨੇ ਕਿ ਕਸਮ ਖਾਇ ਹੈ ਹੁਣ ਤੁਸੀ ਦੇਖੋ ਸਾਡੇ ਕੋਲ ਸਾਰਾ ਕੁਝ ਹੁੰਦਾ ਹੈ ਪਰ ਫੇਰ ਵੀ ਅਸੀਂ ਉਸਦਾ ਆਨੰਦ ਨਹੀਂ ਮਾਣਦੇ

ਨਾ ਮਿਲਣ ਲਈ ਕਸਮ ਜੋ ਖਾਨੀ ਪੈ ਰਹੀ ਹੈ ਕਣੀਆਂ ਹੋਰ ਤੇਜ ਹੋ ਗਈਆਂ ਡੰਡੀ ਡੰਡੀ ਜਾ ਰਹੇ ਉਸ ਬੰਦੇ ਨੇ ਮੋਟੇ ਛੱਤੇ ਚੁਟਕੀਆਂ ਵਜਾਈਆਂ ਬਦਲਾ ਦੇਖਿਆ ਤੇ ਸਾਰੇ ਆਪੇ ਨਾਲ ਗਾਇਆ ਮੇਨੇ ਤੁਮਕੋ ਨਾ ਮਿਲਨੇ ਕਿ ਕਸਮ ਖੌਅ ਆ ਹੁਣ ਤੁਸੀ ਦੇਖੋ ਜਦੋ ਆਪ ਸ਼ਹਿਰ ਵਾਲ ਸੀ ਪੈ ਓਇਸਨੇ ਦੇਖਿਆ ਕਿ ਖੇਤਾਂ ਦੇ ਵਿਚ ਜੋ ਬੰਦਾ ਜਾ ਰਿਹਾ ਉਹ ਤਾ ਕੁਦਰਤ ਦਾ ਪੋਰਰਾ ਪੋਰਰਾ ਖਾਇ ਆ ਅਨਦ ਮਨ ਰਿਹਾ ਜਿੰਦਾ ਕਾਨਿਆਂ ਸ਼ੁਰੂ ਹੋਇਆ ਉਸਨੇ ਆਪਣੇ ਮੋੜਿਆ ਨੂੰ ਝਟਕਿਆਂ ਚੁਟਕੀਆਂ ਬਜਾਇ ਤੇ ਬਦਲਾ ਵਾਲ ਬਾਰੇ ਪੀਰ ਦੇ ਨਾਲ ਦੇਖਿਆ ਕਹਿੰਦਾ ਫਿਰ ਉਸਨੇ ਆਪਣੇ ਆਪਣੇ ਆਪੇ ਨਾਲ ਗਾਇਆ ਮੈਨੇ ਤੁਮਕੋ ਨਾ ਮਿਲਨੇ ਕਿ ਕਸਮ ਖਾਇ ਆ ਵੀ ਮਨੁੱਖ ਜੇੜਾ ਹੈ ਉਹ ਇਨ੍ਹਾਂ ਦੀ ਬਿਲਕੁਲ ਬੀ ਪ੍ਰਵਾਹ ਨਹੀਂ ਕਰਦਾ।

ਹਮ ਹੋਰ ਸੁਣਾ ਫਿਰ

ਹਮ ਘਰਦੇ ਸਾਰੇ ਠੀਕ ਠਾਕ ਆ ਹਮ ਸਭ ਠੀਕ ਠਾਕ ਹਮ ਐਇਨਾ ਦਾ ਨੀ ਕਦੀ phone ਆਇਆ ਤੇਨੂੰ

ਆਏਨਾ ਦਾ ਨੀ ਆਇਆ ਕਦੀ phone ਗਵੰਡਣਾ ਦਾ ਇਹਨਾਂ ਦਾ ਨੀ ਕਦੀ ਵੀ ਜੇ ਕਰੀਦੀ ਤਾਂ ਉਹ ਵੀ ਆਪ ਕਰੀਦੀ ਭਾਂਵੇ ਅੱਜ ਕਰਲੇ ਭਾਂਵੇ ਦੋ ਹਫ਼ਤੇ ਬਾਦ ਤੇ ਕਰਨਾ ਕਰਨਾ ਹਮ ਹਮ

ਤੇਰੀਆਂ ਬਹੁਤੀਆ ਪੱਕੀਆਂ ਸਹੇਲੀਆ ਦਾ